ਸਟਿੱਕਰ ਲੱਗਿਆ ਆ ਕੰਪਿਊਟਰ ਪਿਆ ਹੋਇਆ ਆ ਮੈਟ ਵਿਸ਼ੇਆ ਹੋਇਆ ਆ ਉਸਤੇ ਪੋੜੀਆਂ ਹੈਗੀਆਂ ਨੇ।

ਇੱਥੇ ਗਮਲੇ ਪਏ ਹੋਏ ਨੇਂ ਸ਼ੈੱਡ ਪਿਆ ਹੋਇਆ ਹੈ ਚਾਈਨੀਜ਼ ਗਮਲੇ ਨੇਂ ਕਾਫੀ ਤਰਹਾਂ ਦੇ ਰੰਗ ਬਿਰੰਗੇ ਨੇਂ।

ਸ ਫਗਵਾੜਾ ਦਾ ਪੋਸਟਰ ਲੱਗਿਆ ਹੋਇਆ ਆ ਇੱਥੇ ਡੀ_ਜੇ ਵਾਲਾ ਹੈਗਾ ਆ ਜੋ ਡੀ_ਜੇ ਲਾ ਰਿਹਾ ਐ।

ਸ਼ੈਡ ਪਿਆ ਹੋਇਆ ਹੈ ਗੇਟ ਬੰਦ ਹੈਗਾ ਤਾਲਾ ਲੱਗਿਆ ਹੋਇਆ ਹੈ ਡਰਮ ਪਿਆ ਹੈਗਾ ਏ।

ਮੋਟਰਸਾਈਕਲ ਵਾਲਾ ਹੈਗਾ ਹੈ ਤੇ ਹੈਲਮੈਟ ਪਾਇਆ ਹੋਇਆ ਆ।

ਸਟੀਲ ਦੇ ਬੜੇ ਬੜੇ ਪਾਈਪ ਲੱਗੇ ਹੋਏ ਨੇ।

ਪੈਂਟਕੋਟ ਪੈਕ ਕਰਕੇ ਰੱਖੇ ਹੋਏ ਨੇ ਤੇ ਉਹਨਾਂ ਦੇ ਰੈਂਕ ਨੰਬਰ ਲਿਖੇ ਹੋਏ ਨੇ।

ਇੱਥੇ ਪਾਰਟੀ ਚੱਲ ਰਹੀ ਹੈ ਟੈਂਟ ਲੱਗਿਆ ਹੋਇਆ ਹੈ।

ਕੁਰਸੀਆਂ ਲੱਗੀਆਂ ਹੋਈਆਂ ਨੇ ਖਿੜਕੀਆਂ ਬਣੀਆਂ ਹੋਈਆਂ ਨੇ ਫਰਸ਼ ਪਇਆ ਹੋਇਆ ਹੈ।

ਬੈਂਕ ਬਣਿਆ ਹੋਇਆ ਹੈ ਇੱਥੇ ਗੱਡੀ ਖੜੀ ਹੋਈ ਹੈ ਮੋਟਰਸਾਈਕਲ ਖੜਾ ਹੋਇਆ ਆ ਦੋ ਆਦਮੀ ਨੇ --

ਕੁਰਸੀਆਂ ਰੱਖੀ ਹੋਈ ਆ ਟੇਬਲ ਲੱਗਿਆ ਹੋਇਆ ਆ ਗ ਡਾਇਰੀਆਂ ਪਈਆਂ ਹੋਈਆਂ ਸੇਨੇਟਾਇਜ਼ਰ ਪਿਆ ਆ।

ਮਹਾਰਾਜਾ ਰਣਜੀਤ ਸਿੰਘ ਦਾ ਕਠਪੁਤਲਾ ਬਣਿਆ ਹੋਇਆ ਆ।

ਘੋੜਾ ਬਣਿਆ ਹੋਇਆ ਹੈ ਉਹਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਬੈਠੇ ਹੋਏ --

ਸੈੱਡ ਪਿਆ ਹੋਇਆ ਹੈ ਬਿਲਡਿੰਗ ਬਣੀ ਹੋਈ ਹੈ।

ਨਮਕੀਨ ਬਰੈਡ ਪਈਆਂ ਹੋਈਆਂ ਨੇ ਇੱਥੇ ਦੁਕਾਨ ਹੈਗੀ ਹੈ।

ਨਹਰ ਹੈਗੀ ਹੈ ਇਹ ਇੱਥੇ ਕਿਸ਼ਤੀ ਖੜੀ ਹੈ।

ਝੰਡੀਆਂ ਲੱਗੀਆਂ ਹੋਈਆਂ ਨੇ ਤੇ ਲੈਟਾਂ ਲੱਗੀਆਂ ਹੋਈਆਂ ਨੇ।

ਮੰਦਿਰ ਬਣਿਆ ਹੋਇਆ ਹੈਗਾ ਸੀੜੀਆਂ ਹੈਗੀਆਂ ਨੇ।

ਸਜਾਵਟ ਹੋਈ ਹੋਈਆਂ ਕੁਰਸੀਆਂ ਲੱਗੀਆਂ ਹੋਈਆਂ ਨੇ।

ਸ਼ੀਸ਼ਾ ਲੱਗਿਆ ਹੋਇਆ ਆ ਕਾਰਪੇਟ ਵਿਛਿਆ ਹੋਇਆ ਆ।

ਸਿਵਲ ਹਸਪਤਾਲ ਕਪੂਰਥਲਾ ਦਾ ਬੋਰਡ ਲੱਗਿਆ ਹੋਇਆ ਆ ਆਟੋ ਰਿਕਸ਼ਾ ਇੱਥੇ ਖੜਿਆ ਹੋਇਆ ਆ ਗੱਡੀ ਖੜੀ ਹੋਈ ਆ।

ਹਰਾ ਹਰਾ ਘਾਸ ਲੱਗਿਆ ਹੋਇਆ ਹੈ ਤੇ ਸੁੱਕਾ ਘਾਸ ਲੱਗਿਆ ਹੈ ਤੇ ਇੱਥੇ ਬੜਾ ਹੀ ਗੰਦ ਪਇਆ ਹੋਇਆ ਆ।

ਪੇੜ ਲੱਗੇ ਹੋਏ ਨੇ ਏ_ਸੀ ਲੱਗਿਆ ਹੋਇਆ ਹੈ ਬਜ਼ੁਰਗ ਉਧਰ ਔਰਤ ਹੈਗੀ ਆ।

ਪੇੜ ਲੱਗੇ ਹੋਏ ਨੇ ਬਿਲਡਿੰਗਾਂ ਬਣੀਆਂ ਹੋਈਆਂ ਨੇ ਤੇ ਕਾਫੀ ਸਾਰੀ --

ਰੋਡ ਬਣਿਆ ਹੋਇਆ ਹੈ ਟਰੱਕ ਖੜਿਆ ਹੋਇਆ ਹੈ ਗੇਟ ਹੈਗਾ ਆਦਮੀ ਖੜੇ ਹੋਏ ਨੇ।

ਬਿਜਲੀ ਦੀਆਂ ਤਾਰਾਂ ਲੱਗੀਆਂ ਹੋਈਆਂ ਨੇ ਪੇੜ ਲੱਗੇ ਹੋਏ ਨੇ।

ਕੁੜੀਆਂ ਤੇ ਮੁੰਡੇ ਨਹਾ ਰਹੇ ਹੈ ਪੇੜ ਲੱਗੇ ਹੋਏ ਹੈ ਘਰ ਬਣਿਆ ਹੋਇਆ ਹੈ।

ਇਥੇ ਇਕ ਬਿੱਲ ਬਿਲਡਿੰਗ ਬਣੀ ਹੋਈ ਆ ਟ੍ਰਾਂਸਫਾਰਮ ਲੱਗੇ ਹੋਏ ਨੇ।

ਸਿਟੀ ਹਾਟ ਦਾ ਬੋਰਡ ਲੱਗਿਆ ਹੋਇਆ ਹੈ ਇਹ ਇਕ ਦੁਕਾਨ ਹੈ ਇਥੇ ਸਾਬਣ ਸ਼ੈਂਪੂ ਤੇਲ --

ਆਰ_ਬੀ_ਐਸ ਸਨੈਕਸ ਬਾਰ --

ਪੈਲਸ ਬਣਿਆ ਹੋਇਆ ਹੈਗਾ ਹੈ ਵਿਆਹ ਦੀ --